ਠੀਕ ਠੀਕ ਹੈ ਵਧੀਆ ਫ਼ੇਰ ਤੇ ਮਤਲਬ alternative ਇੱਕ ਮਿਲ ਗਿਆ ਨਹੀਂ ਤੇ ਮੈਂ ਉਹੀ ਸੋਚ ਰਹੀ ਸੀ ਸਾਡੇ ਬਾਅਦ ਵਿੱਚ ਬਣਦੇ ਨੀ ਹੈਗੇ ਤੇ ਫ਼ੇਰ ਅਹ ਮੈਨੂੰ ਇਹੀ topic ਲੱਭਿਆ reflexology ਤੇ ਮੈਂ ਕਿਹਾ ਚਲੋ ਇਹਦੇ ਤੇ ਕਰਵਾ ਲੈਂਦੀ ਹਾਂ ਬੱਚਾ ਵਧੀਆ explain ਵੀ ਕਰ ਲਵੇਗਾ ਹਾਂਜੀ ਸਾਡੇ ਵੀ ਇੱਕ madam ਹੈਗੇ ਸੀ ਉਹਨਾ ਨੇ ਵੀ reflexology ਤੇ ਹੀ ਕੀਤਾ ਹੋਇਆ ਸੀ

ਅੱਛਿਆ ਉਹਨਾ ਨੇ ਜਦੋਂ ਅਸੀਂ ਫ਼ੇਰ explain ਵੀ ਬੱਚਿਆਂ ਨੇ ਜਿੱਦਾਂ ਕਰਕੇ demo ਵੀ ਦਿੱਤੀ ਹੈ ਮੇਰੇ ਬੱਚਿਆਂ ਨੇ

ਹਾਂਜੀ ਇਹ ਵੀ ਵਧੀਆ ਰਹੀ ਗਿਆ ਮਤਲਬ ਉਹਨਾ ਦਾ reflexology ਵਾਲਾ ਵੀ ਅੱਛਾ ਸੀ

ਹੋਰ ਸਨਾਓ ਤੁਸੀਂ ਬਾਕੀ activities ਵਧੀਆ ਚੱਲ ਰਹੀਆਂ class ਦੀਆਂ ਹਾਂਜੀ ਹਾਂਜੀ ਵਧੀਆ ਚੱਲ ਰਹੀਆਂ ਜੀ activities ਤਾਂ ਹੋਏ ਤੁਹਾਡੇ guest lecture ਵਗੈਰਾ guest lecture ਹਾਂ ਹੈ ਤਾਂ ਸਕੂਲ ਸਾਡਾ ਥੋੜਾ ਨਾ interior ਚ ਹੈਗਾ ਥੋੜੀ problem ਤਾਂ ਹੁੰਦੀ ਹੈ ਪਰ ਚਲੋ ਹੁਣ ਤੇ

easy ਹੋਗਿਆ ਥੋੜਾ ਸ਼ੁਰੂ ਚ ਬੜੀ problem ਹੋਈ ਸੀ ਆਉਂਦਾ ਹੀ ਨਹੀਂ ਸੀ ਮੰਨਦਾ ਹੀ ਨਹੀਂ ਸੀ ਜਿੱਦਾਂ ਕੋਈ ਆਉਣ ਵਾਸਤੇ ਇੰਨੀ ਦੁਰ

ਪਰ ਹੁਣ ਇੱਕ ਦੋ link ਬਣਗੇ ਤਾਂ ਹੈਗੇ ਆ ਤੇ ਆਉਣਾ ਸ਼ੁਰੂ ਹੋਗੇ ਆ guest lecture ਠੀਕ ਹੈ ਸਾਡੇ ਵੀ ਇੱਦਾਂ ਹੀ ਹੈ ਪਰ ਅਸੀਂ ਇੱਦਾਂ ਬੁਲਾ ਲੈਂਦੇ ਜਿੱਦਾਂ ਪਹਿਲਾਂ ਹੀ ਉਹਨਾ ਨੂੰ repeat ਨੀ ਕਰਦੇ ਜਿੱਦਾਂ

ਅੱਛਾ ਅੱਛਾ ਮੈਨੂੰ ਤਾਂ ਕਰਨੇ ਪੈ ਜਾਂਦੇ ਨੇ repeat ਹਨਾ options ਨੀ ਨਾ ਜਿਆਦਾ ਹੈਗੀਆਂ ਤੇ ਫ਼ੇਰ ਹਾਂ ਕਰਨਾ ਹੀ ਪੈ ਜਾਂਦਾ ਹਾਂ ਵੀ ਜੋ link ਹੁਣ ਬਣਗੇ ਉਹ ਤਾਂ ਚਲੋ repeat ਹੋ ਹੀ ਜਾਂਦਾ ਫ਼ੇਰ ਹਾਂਜੀ ਪਰ ਸਾਡਾ ਇੱਦਾਂ ਜਿਹੜਾ ਸਕੂਲ ਆ ਉਹ ਸ਼ਹਿਰ ਦੇ ਵਿੱਚ ਹੀ ਆ ਅੱਛਾ ਅੱਛਾ ਫ਼ੇਰ ਤਾਂ ਚਲੋ ਆ ਫ਼ੇਰ ਤੇ ਬਹੁਤ ਹਨਾ ਫ਼ੇਰ ਤੇ approachable ਹੈ ਹਰ ਇੱਕ easily ਪਹੁੰਚ ਸਕਦਾ ਉੱਥੇ ਹਾਂਜੀ ਉਹ ਵੀ ਪਹੁੰਚਣ ਦੀ

visit ਵੀ easy ਹੋ ਜਾਂਦੀ ਆ ਹਨਾ ਬੱਚਿਆਂ ਨੂੰ ਲੇਜਾਣਾ ਉੱਥੇ visit ਕਰਵਾਉਣਾ

ਹਾਂ ਹਾਂ ਸਹੀ ਹੈ ਸਹੀ

ਕਰਵਾਲੀਆਂ ਜਿਹੜੀਆਂ ਸੀਗੀਆਂ ਇਸ ਵਾਰ ਦੀਆਂ ਹਾਂਜੀ mam ਮੇਰੀ ਹੋਗੀ ਇਸ ਮਹੀਨੇ

ਇਸ ਮਹੀਨੇ ਦੀ ਦਿਸੰਬਰ ਦੇ ਵਿੱਚ ਕਰਵਾਉਣੀ ਸੀ ਉਹ ਵੀ ਸਾਡੀ ਹੋ ਗਈ ਹੋਈ ਆ

ਮੈਂ actually ਪਿਛਲੀ ਵਾਰ ਨਾ ਇੱਕਠੀ ਸਾਰੀ ਕਲਾਸਾਂ ਦੀ ਕਰਵਾ ਲਈ ਕੀ strength ਤਾਂ ਚਲੋ ਠੀਕ ਠੀਕ ਹੀ ਹੈ ਮੇਰੀ fifty one students ਆ ਪਰ ਨਾ ਮੈਨੂੰ ਪਿਛਲੀ ਵਾਰ ਦਿੱਕਤ ਆਈ ਸੀ ਕੀ ਇੱਕੋ institute ਚ ਬੱਚੇ ਲੇਗੀ ਮੈਂ ਇੱਕਠੇ ਕਿਉਂਕਿ ਹੈ ਵੀ ਦੁਰ ਹੈ ਤੇ ਬਾਰ ਬਾਰ ਜਾਣਾ ਵੀ ਥੋੜਾ ਮੁਸ਼ਕਿਲ ਹੋ ਜਾਂਦਾ

fifty students ਨਾਲ ਤੇ ਬੜਾ ਮੁਸ਼ਕਿਲ ਹੋਇਆ ਉੱਥੇ adjust ਕਰਨਾ ਬੜਾ ਮੁਸ਼ਕਿਲ ਹੋਗਿਆ institute ਚ VLCC ਲੇਕੇ ਗਈ ਸੀ ਪਠਾਨ ਕੋਟ

ਆਪਣੀ ਹਾਂ visit ਦੋ part ਚ ਕੀਤੀ ਫ਼ੇਰ ਮੈਂ ਤਾਂਕਿ ਮਤਲਬ easily ਮਤਲਬ ਜਿੱਥੇ ਜਾਓ ਉਹਨਾ ਨੂੰ ਵੀ ਸਮਜਾਉਣਾ easy ਹੋ ਜਾਂਦਾ ਬਚਿਆਂ ਨੂੰ ਵੱਡਾ group ਹੋਏ ਨੇ ਬੱਚੇ ਵੀ disturbance create ਕਰਦੇ ਨੇ ਨਾ ਥੋੜੀ ਜੀ

ਥੋੜੇ ਇਹਨਾ ਦੀ ਮਤਲਬ ਉਹ ਇੱਕ ਵਿੱਚ ਦੁਬਾਰਾ

ਨੋਵੀਂ ਦਸਵੀਂ ਇੱਕ ਕਰ ਲਿਆ group ਤੇ ਇੱਕ ਗਿਆਰਵੀਂ ਬਾਰਵੀਂ ਉਹ ਹਜੇ ਮੈਂ ਕਰਵਾਉਣੀ ਹਾਂ visit ਅੱਛਾ ਸਾਡੀ ਜਿਹੜੀ ਦਿਸੰਬਰ ਦੀ ਹੋਈ ਸੀ ਉਹ ਵੀ ਉਹ ਵੀ ਅਸੀਂ ਇੱਦਾਂ ਹੀ ਲੇਕੇ ਗਏ ਜਿੱਦਾਂ ਇੱਕ group ਏ ਵਿਕ ਲੈ ਗਏ ਦੋਨੋ classes ਨੂੰ ਹਨਾ ਨੋਵੀਂ ਤੇ ਦਸਵੀਂ ਨੂੰ ਸਾਡੇ ਬੱਚੇ

ਅੱਛਾ ਅੱਛਾ ਠੀਕ ਹੈ ਫ਼ੇਰ ਤਾਂ ਬਹੁਤ ਜਿਆਦਾ

ਫੇਰ ਤੇ plus one ਦੇ ਵਿੱਚ ਅਠਾਈ ਆ ਤੇ ਤੇ ਪੂਸ two ਦੇ ਵਿੱਚ ਤੀਹ ਬੱਚੇ ਆ

ਅੱਛਿਆ ਠੀਕ ਠੀਕ ਠੀਕ

ਹਾਂ groups ਚ ਹੀ ਜਾਣਾ ਪੈਣਾ ਥੋਨੂੰ ਤੇ

ਇੱਕ ਨੋਵੀਂ ਦਸਵੀਂ ਨੂੰ ਅਲੱਗ ਤੋਂ ਲੇਕੇ ਗਏ ਸੀ ਓਲੁਸ one plus two ਨੂੰ ਅਲੱਗ ਤੋਂ ਲੇਕੇ ਗਏ ਸੀ

topic ਕਿਹੜੇ ਕਿਹੜੇ cover ਕਰਾਏ mam ਤੁਸੀਂ ਫ਼ੇਰ ਇਹਦੇ ਵਿੱਚ visit ਚ demo ਵਗੈਰਾ ਵੀ ਦਿੱਤੀ

ਹਾਂਜੀ ਹਾਂਜੀ ਅਸੀਂ demo ਹੀ ਕਹਿੰਦੇ ਹਾਂ ਜਿੱਦਾਂ ਦੇਣ ਨੂੰ

ਜੀ ਜਿੱਦਾਂ ਉਹਨਾ ਨੂੰ facial ਵਗੈਰਾ ਦੀ ਦੇ ਦਿੰਦੇ explain ਕਰ ਦਿੰਦੇ ਆ

facial ਦੇ step ਕਿਉਂਕਿ ਨੋਵੀਂ ਕਲਾਸ ਆ ਉਹਨਾ ਨੂੰ starting ਦੇ ਵਿੱਚ ਹਜੇ ਨਹੀਂ ਇੰਨਾ ਪਤਾ ਹੁੰਦਾ

ਤੇ ਉਮਰ ਘੱਟ ਹੁੰਦੀ ਉਹਨਾ ਦੀ ਹਮ ਹਮ ਹਮ ਸਹੀ ਆ ਫ਼ੇਰ ਉਹਦੇ ਕਰਕੇ ਅਸੀਂ ਉਹਨਾ ਨੂੰ demo ਵਗੈਰਾ ਵੀ ਦਵਾਉਣੇ ਹਾਂ ਕੇ ਤੁਸੀਂ ਹਨਾ ਬੱਚਿਆਂ ਨੂੰ ਕਰਕੇ ਦੱਸ ਦਿਓ

ਜਲਦੀ ਹਨਾ ਅਸੀਂ ਸਕੂਲ ਦੇ ਵਿੱਚ ਵੀ ਚਲੋ ਅਸੀਂ ਸਿਖਾਉਂਦੇ ਹਾਂ ਪਰ visit ਦਾ ਇੱਦਾਂ ਹੁੰਦਾ ਥੋੜਾ

ਅਸੀਂ ਜਿਵੇਂ wax ਵਗੈਰਾ ਵੀ ਕਰ ਦਿੰਦੇ ਆ ਕਿਉਂਕਿ ਸਕੂਲ ਚ ਥੋੜਾ ਨਹੀਂ ਇੱਦਾਂ ਹੁੰਦਾ ਵੀ ਅਸੀਂ ਕਰਵਾਈਏ

ਜਿਆਦਾਤਰ ਇੱਦਾਂ ਹੀ ਕਰਵਾਉਂਦੇ ਜਿੱਦਾਂ facial ਵਗੈਰਾ ਹੋਗੀ bleach ਦੀ demo ਹੋਗੀ ਫ਼ੇਰ

ਕਈ ਵਾਰ printing ਵਗੈਰਾ ਕਰਵਾ ਦਿੰਦੇ ਹਾਂ ਹਾਂ hairstyle ਵਗੈਰਾ ਵੀ ਚਲੋ ਇੱਕ ਅੱਛੇ level ਤੇ

ਹਾਂਜੀ ਫ਼ੇਰ ਹੀ ਜੇ ਤਿੰਨ ਚਾਰ ਵੀ topic ਬੱਚਿਆਂ ਦੇ clear ਹੋ ਜਾਵੇ ਨਾ

ਆਏਗਾ ਬਿਲਕੁਲ ਬਿਲਕੁਲ ਬਿਲਕੁਲ

ਫ਼ੇਰ ਅਸੀਂ ਕਰਵਾ ਲੈਂਦੇ ਹਾਂ ਤੇ ਜਿਹੜੇ ਗਿਆਰਵੀ ਬਾਰਵੀਂ ਦੇ ਹੁੰਦੇ ਆ ਉਹਨਾ ਨੂੰ ਥੋੜਾ ਜਾ advance ਜਿੱਦਾਂ ਅਸੀਂ ਹਨਾ ਉਹ ਚੀਜ਼ਾਂ ਦੱਸ ਦਿੰਦੇ ਹਾਂ

ਮੈਂ ਵੀ topic hair spa ਕਰਵਾਇਆ ਸੀ hair ਸਟਾਇਲਿੰਗ ਇਹੀ ਹੈ thermo hair style straining ਜਾਂ crimping ਵਗੈਰਾ ਇਹ ਕਰਵਾਏ ਸੀ ਇੱਕ galvanic ਆ ਵੀ ਕਰਵਾਇਆ ਸੀ topic

ਨੋਵੀ ਦਸਵੀ ਦੀ ਉਹਦੇ ਚ hair spa ਕਰਵਾਇਆ next ਵਾਲੇ ਮੈਂ ਕਿਹਾ ਇਹਦਾ advance ਕੁੱਛ hair ਦਾ ਕਰਵਾ ਦਵਾਂਗੀ ਤਾਂ ਹਜੇ ਉਹ plan ਕਰਨਾ ਹਜੇ ਨਾ ਕੀਤਾ ਨੀ ਹੈਗਾ

ਹਾਂਜੀ paper ਦੀ ਹੋਗੀ ਨਾ ਇੱਕ ਤਾਂ ਮਤਲਬ ਉਰੇ ਵੀ ਸ਼ੁਰੂ ਆ paper ਤੇ

free day ਦੇਖਣਾ ਪੈਂਦਾ ਫੇਰ ਨਾ ਉਹ ਚੀਜ਼ ਹੋ ਜਾਂਦੀ ਆ ਥੋੜੀ ਜੀ

ਹਾਂ galvanic ਦਾ ਕਰਵਾਇਆ ਸੀ ਬਹੁਤ ਵਧੀਆ ਉਹਨਾਂ ਨੇ explain ਕੀਤਾ ਸੀ actually school ਚ ਨਾ galvanic demo ਮੁਸ਼ਕਿਲ ਹੋ ਜਾਂਦੀ ਆ ਬੱਚਿਆਂ ਨੂੰ ਜਿੱਦਾਂ ਨਾ

ਇਹੀ ਲੱਗਦਾ ਵੀ ਤਾਂਹੀ ਨੀ ਸੀ ਕਰਵਾਇਆ ਹੋਇਆ

ਦਿੱਕਤ ਨਾ ਹੋਵੇ ਤਾਂਹੀ ਮੈਂ ਫ਼ੇਰ ਬੱਚਿਆਂ ਨੂੰ ਇੱਥੇ ਨੀ ਕੀਤੀ ਉਹਨਾ ਨੂੰ ਉੱਥੇ demo ਅਮ ਦਵਾਤੀ ਸੀਗੀ

ਇੱਦਾਂ ਲੱਗਦਾ ਵੀ ਚਲੋ ਹਨਾ ਸਾਨੂੰ ਘੁਮਾਣ ਵਾਸਤੇ ਲੈਕੇ ਚੱਲੇ ਏ ਹਾਂ ਬੱਚੇ ਤਾਂ ਬਹੁਤ excited ਹੁੰਦੇ ਆ ਬਹੁਤ ਜਿਆਦਾ ਮਤਲਬ ਉਹ ਤਾਂ ਪੁੱਛੀ ਜਾਂਦੇ ਆ madam ਕਦੋਂ ਲੈਕੇ ਜਾਣਾ ਕਦੋਂ ਲੈਕੇ ਜਾਣਾ

ਫਿਕਰ ਨਾ ਕਰੋ ਤੁਸੀਂ ਜਰੂਰ ਲੈਕੇ ਜਾਵਾਂਗੇ ਹਾਂਜੀ ਕਿਉਂਕਿ ਬਾਕੀ ਜਾਣੇ ਮੈਂ ਤਾਂ ਕੀਤੇ ਨੇੜੇ ਹੀ ਪਰ ਇਹ ਚੀਜ਼ ਹੈਗੀ ਬੱਚਿਆਂ ਨੂੰ ਇੱਥੇ ਹੀ ਘੁੰਮਾ ਫਿਰਾ ਲੈਂਦੇ ਏ

ਹਾਂ ਹਾਂ ਬੱਚੇ ਵੀ ਇਸ ਚੀਜ਼ ਚ ਖੁਸ਼ ਹੋ ਜਾਂਦੇ ਏ ਏਵੇਂ ਦੀ ਵੇਖ ਕੇ

ਇੱਕ ਜਗ੍ਹਾ ਹਰੋ ਕਹਿੰਦੇ ਜਿਵੇਂ ਸਾਡੇ health care clinic ਚੱਲਦੀ ਹੈ

ਹਾਂ ਫ਼ੇਰ ਉਹਨਾ ਦੇ ਬੱਚਿਆਂ ਨੂੰ ਵੀ ਅਸੀਂ ਲੈਕੇ ਜਾਣਾ ਹੈ

ਤੇ ਥੋੜਾ ਇੱਦਾਂ ਸੀ ਕੀ ਥੋੜਾ ਦੂਰ ਥੋੜਾ ਬੱਚਿਆਂ ਨੂੰ ਘੁੰਮਾ ਲਿਆਂਦੇ ਆ ਹਨਾ ਵਧੀਆ ਹੋਜੂਗੀ feel

ਮੈਂ ਵੀ ਅਮ ਚਾਹੁੰਦੀ ਸੀ ਇਸ ਬਾਰ ਕੀ ਇਹ ਚੀਜ਼ ਹੋਏ ਪਰ ਥੋੜਾ ਨਾ possible ਨੀ ਹੋ ਪਾਇਆ ਇੱਕ ਦਮ paper ਆ ਗਏ ਆ ਹੁਣ ਤੇ ਫ਼ੇਰ ਜਿਆਦਾ ਦੂਰ ਜਾਣ ਦਾ ਮਤਲਬ ਫ਼ੇਰ time ਜਿਆਦਾ ਲੱਗ ਜਾਣਾ ਨਾ ਬੱਚੇ ਫ਼ੇਰ parents ਵੀ ਕਹਿੰਦੇ time ਜਿਆਦਾ ਲੱਗ ਰਿਹਾ waste ਹੋ ਰਿਹਾ ਜਿੱਦਾਂ ਤੇ ਮੈਂ avoid ਕੀਤਾ ਨਹੀਂ ਤੇ ਮੇਰੀ ਮਰਜ਼ੀ ਸੀਗੀ

ਹਾਂਜੀ mam ਥੋੜਾ ਇੱਦਾਂ ਹੁੰਦਾ ਹੈ ਨਾ ਕੇ ਥੋੜਾ ਜਦੋਂ ਦੁਰ ਲੈਕੇ ਜਾਂਦਾ ਚਲੋ ਹਰ ਇੱਕ ਦਾ ਅਲੱਗ ਅਲੱਗ ਹੁੰਦਾ ਹਨਾ ਤੇ ਸਿਖਾਣ

ਇਹਦਾ ਇਹੀ motive ਆ ਵੀ ਹਾਂ ਬੱਚਿਆਂ ਨੂੰ ਚੱਲ ਵਧੀਆ ਜਗ੍ਹਾ ਦਿਖਾਉ ਤੇ ਉਹਨਾ ਨੂੰ ਜਿਹੜੀ ਵੀ ਨਵੀ ਤਕਨੀਕ ਕੋਈ ਵੀ ਆਈ ਏ ਉਹਨਾ ਬਾਰੇ ਹਨਾ

ਸੀਗੀ ਉਹਦੀ raw material ਵਾਲੀ ਉਹ ਤੁਸੀਂ ਕਰ ਲਿਆ ਕੰਮ ਉਹਦਾ ਹੋਗਿਆ ਹਾਂ ਹਾਂਜੀ ਹਾਂਜੀ ਮੇਰਾ ਹੋਗਿਆ ਤੁਸੀਂ ਕਰਲੀ

ਤੇ time ਹੀ ਬੜਾ ਲੱਗ ਗਿਆ material ਕੱਡਣਾ ਤੁਹਾਨੂੰ ਪਤਾ ਫ਼ੇਰ ਜਾ ਕੇ ਇੱਕ ਇੱਕ ਚੀਜ਼ ਦੇਖੋ ਪੂਰਾ ਮਤਲਬ comparison ਕਰਕੇ ਦੇਖੋ ਵੀ ਸਹੀ ਕੇ ਕਿਹੜਾ ਵਾਲਾ ਲਈਏ ਰੇਟ ਵੀ ਦੇਖਣਾ ਪੈਂਦਾ with in